ਬੱਸ ਉਹ ਕਹਿੰਦੇ ਸਾਡੀ life ਕਿੱਥੇ set ਹੋਣ ਸੀ ਹੁਣ ਅਸੀਂ ਆਪਣੇ ਘਰ ਨੂੰ ਆਕੇ ਕੀ ਕਰਾਗੇ ਅਸੀਂ ਅੱਗੇ ਨੂੰ ਫ਼ੇਰ ਨੁਕਸ਼ਾਨ ਕਿਹਨਾ ਦਾ

ਤੇ IELTS ਆਲੀਆਂ ਦਾ ਕੀ ਗਿਆ ਜਾ ਜਿਹਨਾ ਦੇ ਏਜੇਂਟਾ ਦਾ ਕੀ ਗਿਆ ਉਹਨਾ ਨੇ ਤਾਂ ਆਪਦੀ

ਉਸ ਚੀਜ਼ ਤੋ ਉੱਪਰ ਉੱਠਣਾ ਬਹੁਤ ਔਖਾ ਹੋ ਜਉਗਾ parents ਲਈ ਵੀ ਤੇ ਬੱਚਿਆ ਲਈ ਵੀ

ਕਹਿੰਦੇ ਆ ਸਾਡੀ ਉਹਨਾ ਦੀ study complete ਹੋ ਚੁੱਕੀ ਸੀ ਬੱਸ ਹੁਣ ਉਹਨਾ ਨੂੰ ਡਿੱਗਰੀਆਂ ਮਿਲਣੀਆਂ ਸੀ ਬੱਸ

ਉਹ ਆਪਦੀ ਕਮਾਈ ਕੱਢ ਕੇ ਤੇ ਉਹਨਾ ਬਿਚਾਰੀਆਂ ਨੂੰ ਧੱਕ ਦਿੰਦੇ ਨੇ ਉਹ

ਹਾਂ ਵੀ ਇਹਨਾ ਨੂੰ ਪੁੱਛਿਆ ਜਾਵੇ ਜੀ fake ਏ ਪਹਿਲਾਂ ਹੀ ਤੁਸੀਂ ਇਹ ਜਹਾਜ਼ ਦੀ ticket ਕਿਵੇਂ ਦੇਤੀ ਪਹਿਲਾਂ ticket ਕਿਵੇਂ ਮਿਲ ਗਈ ਉਹੀ ਤਾਂ ਗੱਲ ਆ ਫ਼ੇਰ ਉਹ ਉਹੀ ਚੀਜ਼ ਤਾਂ ਫ਼ੇਰ ਹੁਣ ਹੋ ਰਿਹਾ ਵੀ ਉਹਨਾ ਨੂੰ ਕਿਆ embassy ਵਾਲਿਆਂ ਨੂੰ ਪਤਾ ਨਹੀਂ ਲੱਗਿਆ ਕੀ ਇੱਦਾਂ ਇਹ fraud ਏ

ਵੀ ਹਾਂ ਵੀ ਇੰਨੇ ਹੀ ਖੁੱਲਣ ਬੱਸ ਜਿਹੜੇ faithful ਹੈਗੇ ਹੈ ਬੱਸ ਉੰਨੇ ਕ਼ ਜਾਂ government employer ਹੋਣ ਬੱਸ

approval ਮਿਲੀ ਪਈ ਹੋਵੇ ਬੱਸ

government ਕਿਉਂਕਿ ਉਹਨਾ ਦਾ ਤਾਂ ਆਪਾਂ ਨੂੰ ਸਰਕਾਰ ਵਲੋਂ ਮਿਲਿਆਂ ਵਾ ਹਉਗਾ ਕੁੱਛ ਨਾ ਕੁੱਛ prof ਮਿਲੂਗਾ

ਉੱਥੇ ਤਾਂ ਹਾਂਜੀ ਇੱਕ shop ਚੋ ਨਿੱਕਲੋ ਇੱਕ

even ਤਾਂ ਵੀ ਅਸੀਂ ਵੀ ਫੇਰ ਸੁਣਿਆ ਸੀ ਕੋਈ ਕਹਿੰਦਾ ਪੰਜ ਤੇ ਛੇ ਵਾਰ refusal ਏ ਤਾਂ ਵੀ ਸਾਡਾ institute ਜਵਾਬ ਦਾ

ਫ਼ਿਰ ਬਾਅਦ ਚੋ ਤਾਂ ਇਹ ਕਹਿ ਦਿੰਨੇ ਉੱਥੋ ਨਹੀਂ ਆਏ ਅੱਗਲੇ ਦੇ ਤਾਂ ਪੈਸੇ ਬਣ ਗਏ

ਅੱਗਲੇ ਨੂੰ ਇਹ ਨਹੀਂ ਪਤਾ ਲੱਗਦਾ ਉਹ ਕਿਵੇਂ ਹੈਨਾ ਬੱਚੇ ਹੈ ਉਹਨਾ ਦੇ parents

ਹਾਂ ਅੱਜ ਦੇ time ਦੇ ਵਿੱਚ ਤਾਂ ਸਾਨੂੰ ਕੀ ਕਰਨਾ ਚਾਹੀਦਾ ਮਗਰ ਕਹਿੰਦੇ ਨੇ ਕੀ ਖੂਨ ਸਭ ਦੇ ਚਿੱਟੇ ਹੋ ਚੁੱਕੇ ਨੇ

ਨੂੰ ਆਪਣਾ ਅੱਜ ਅਹ ਵਧੀਆ ਚਾਹੀਦਾ

ਪੈਸੇ ਪਿੱਛੇ ਅੱਗਲਾ ਬਹੁਤ ਕੁੱਛ ਕਰਦਾ ਏ ਮਰਗ ਗ਼ਲਤ ਏ ਇਹ ਉਹੀ ਹੈ ਵੀ news ਆਉਦੀਆਂ ਨੇ ਬੰਦੇ ਨੂੰ ਚਲੋ ਅੱਗੇ ਪਛਤਾਹੋ ਹੋ ਜਾਂਦਾ ਚਲੋਂ ਹਾਂ ਚਲੋਂ ਠੀਕ ਏ ਫ਼ੇਰ ਉਹ ਅੱਗੇ ਨੂੰ ਜ਼ੇ ਜ਼ੇ ਅੱਗੇ ਬੰਦੇ ਨੂੰ growth ਕਰਨੀ ਏ ਨਹੀਂ ਹੋ ਪਾਂਦੀ ਕਈ ਵਾਰ

ਸਤਿ ਸ਼੍ਰੀ ਅਕਾਲ ਕਿਆ ਹਾਲ ਚਲ ਏ ਹਾਂਜੀ ਵਧੀਆ ਜੀ ਤੁਸੀਂ ਦੱਸੋ

ਹੋਰ ਕਿੱਥੇ ਜੀ ਤੁਸੀਂ hello hello

ਹਾਂਜੀ ਕਿੱਥੇ ਜੀ ਤੁਸੀਂ

ਹਾਂਜੀ ਕਿੱਥੇ ਓ ਤੁਸੀਂ ਮੈਂ shop ਚ ਅੱਛਾ ਮੈਂ ਤੁਹਾਨੂੰ exhibition ਬਾਰੇ ਗੱਲ ਕਰਨੀ ਸੀ

ਹਾਂ ਹਮ ਮਤਲਬ ਮੈਂ ਤੁਹਾਨੂੰ ਪੁੱਛਣਾ ਸੀਗਾ ਜਿਹੜੀ ਆਪਣੀ MB city ਜਿਹੜੀ ਫੁਲਕਾਰੀ maker ਆ ਜਾਂਦੀ ਆ

ਸਾਡੇ ਕਈ ਥਾਵਾਂ ਤੇ ਲੱਗਦੀ ਏ ਜਿਵੇਂ ਚੰਡੀਗੜ੍ਹ ਮੇਤਰੀ ਚਿਤਕਾਰਾ

ਲੇਨੇ ਮੈਂ BSSC college ਵਗੈਰਾ ਹਨਾ

ਅੱਛਾ ਤੇ ਜਿਹੜੀ exhibition ਦੇ ਵਿੱਚ product ਹੁਣੇ ਆ

ਸਾਡੇ ਛੋਟੇ ਤੋਂ ਲੈ ਕੇ ਕਾਫੀ ਬੜੇ ਤੱਕ ਹੁੰਦੇ ਏ ਜਿਵੇਂ key chain ਹੋ ਗਏ book mark

card holder file folder bag

ਮਤਲਬ ਜੋ ਵੀ ਚੀਜ਼ ਹੈ ਸਾਡੇ ਕੋਲ ਮਿਲ ਜਾਂਦੀ ਏ

ਜਾਨੀ ਮਤਲਬ ਬਾ ਬਾਵਨ ਬਾਗ ਹਾਂਜੀ ਬਾਵਨ ਬਾਗ ਵੀ ਹੁੰਦਾ ਏ ਖਦਰ ਤੇ ਵੀ ਹੁੰਦਾ ਏ ਸਿਲਕ ਤੇ ਵੀ ਹੁੰਦਾ ਏ ਅੱਛਾ ਜਿਹੜੇ ਤੁਹਾਡਾ ਹਮ ਕੰਮ ਆ ਜਿਹੜੇ ਤੁਹਾਡੇ product ਨੇ ਇਹ ਬਾਹਰ ਵੀ ਜਾਂਦੇ ਨੇ ਹਾਂਜੀ ਸਾਡੇ Bombay ਵਗੈਰਾ ਅਮਰੀਕਾ ਕੈਨੇਡਾ ਸਾਰੇ ਕੀਤੇ ਜਾਂਦੇ ਨੇ ਅਸੀਂ courier ਵਗੈਰਾ ਕਰਦੇ ਆ Chennai ਸਾਰੇ ਕਿਤੇ ਹੀ ਇਹ ਜੀ ਥਾਵਾਂ ਤੇ ਜਾਂਦੇ ਨੇ ਜਿਵੇਂ ਅੱਛਾ ਜੀ ਤੇ ਜਿਹੜੇ ਇਹ product ਤੁਹਾਡੇ ਕੋਲ ਜਿਹੜੇ ਬਣਾਦੇ ਨੇ ਇਹ ਮਤਲਬ ਤੁਹਾਡੇ local ਤੋਂ ਆਂਦੇ ਨੇ ਕੁੜੀਆਂ

ਅੱਛਾ ਜਿਵੇਂ ਪਹਿਲਾਂ ਜਿਵੇਂ ਆਪਾਂ ਕਹਿ ਦਿੰਨੇ ਆ ਹਾਂ ਸਾਰਾ ਕੁੱਝ ਸਿਖਾਂਦੇ ਏ ਕੁੜੀਆਂ ਨੂੰ ਫੁਲਕਾਰੀ ਜਿਵੇਂ ਹੋ ਗਈ stitching ਦਾ ਹੋ ਗਿਆ course ਸਾਰੇ ਮਤਲਬ free ਸਿਖਾਇਆ ਜਾਂਦਾ ਇੱਥੇ

course ਵਗੈਰਾ ਫੇਰ ਫੁਲਕਾਰੀ ਚ ਜਿਵੇਂ ਹੁਣ ਫੁਲਕਾਰੀ ਚ ਕਈ ਬੱਚੇ ਬਹੁਤ ਸਹੀ ਤਰੀਕੇ ਨਾਲ ਕੱਡਦੇ ਏ ਉਹਨਾ ਨੂੰ ਫੇਰ ਅਸੀਂ ਇੱਥੇ job ਤੇ ਰੱਖ ਲੈਣੇ ਆ

ਕੁੜੀਆਂ ਕਮਾ ਹੀ ਲੈਂਣੀਆਂ ਛੇ ਸੱਤ ਹਜਾਰ ਰੁਪਇਆ ਤਾਂ ਅੱਛਾ ਮਤਲਬ ਤੁਸੀਂ ਪਰ ਮਤਲਬ ਪੱਕੀ salary ਨਹੀਂ ਦਿੰਦੇ ਮਤਲਬ per piece ਕੰਮ ਦਿੰਨੇ ਹੋ per piece ਤੇ ਅਸੀਂ ਦਿੰਦੇ ਆ ਜਿੰਨਾ ਬੱਚੇ ਨੇ ਕਮਾਇਆ ਫੇਰ ਮਤਲਬ ਕੇ MB city sport ਕਰਦਾ ਹਜਾਰ ਰੁਪਇਆ ਆਪਣੇ ਵੱਲੋ ਦਿੰਦਾ ਉਰੇ ਬੈਠਣ ਦਾ

ਤੇ ਜਿਵੇਂ ਹੁਣ ਮੈਨੂੰ product ਦੀ ਮਤਲਬ ਮੇਰਾ ਖੁੱਦ ਦਾ boutique ਆ ਜਿਵੇਂ ਮੇਰੇ ਕੋਲ ਕੁੜੀਆਂ ਕੰਮ ਕਰਦੀਆਂ ਨੇ ਅਗਰ ਮੈਂ ਹੁਣ ਤੁਹਾਡੇ ਤੋਂ ਕੰਮ ਲਵਾ ਕੀ ਤੁਸੀਂ

ਹਾਂ ਹਾਂ ਕੰਮ ਜਰੂਰ ਦਵਾਂਗੇ ਆਪਾਂ ਪਿੰਡਾਂ ਚ ਹਰੇਕ ਬੱਚੇ ਨੂੰ ਦਿੰਦੇ ਆ ਕੰਮ ਜਿਵੇਂ ਹੁਣ ਕਈ ਵਾਰ ਬੱਚੇ ਆਪਣੇ ਘਰੋ ਬਾਹਰ ਨਹੀਂ ਨਿਕਲਦੇ ਫੇਰ ਅਸੀਂ ਉੱਥੇ ਜਾਂ ਤਾਂ ਕੁੜੀਆਂ ਆ ਜਾਂਦੀਆਂ ਲੈਣ ਵਾਸਤੇ ਕੰਮ

ਨਹੀਂ ਕੱਡਦੇ ਬੱਚਿਆਂ ਨੂੰ ਅਪਣਿਆ ਨੂੰ ਹਾਂ ਮਤਲਬ ਤੁਸੀਂ ਘਰਾਂ ਨੂੰ ਵੀ ਕੰਮ ਦਿੰਨੇ ਓ ਬੱਚੇ ਆਪਣੇ ਪੈਰਾ ਤੇ ਖੜੇ ਹੋ ਜਾਣ

ਤੇ ਮਤਲਬ ਤੁਸੀਂ ਘਰਾਂ ਵੀ ਕੰਮ ਦਿੰਨੇ ਆ

ਹਾਂ ਮਸ਼ੀਨੀ ਕਢਾਈ ਵੀ ਹੁੰਦੀ ਏ

ਹਾਂਜੀ

ਮਤਲਬ ਜਿੱਥੇ ਵੀ ਮੈਂ ਅਗਰ ਕਿੱਥੇ ਮੈਂ exhibition ਗਈ ਆ ਉੱਥੇ ਮੈਂ ਮਤਲਬ suite ਦੁਪੱਟਿਆ ਤੋਂ ਇਲਾਵਾ ਕੋਈ ਹੋਰ product ਦੇਖਿਆ ਨੀਂ ਹੈਗਾ ਜਾਂ ਵੱਧ ਤੋਂ ਵੱਧ clutch ਹੋਣਗੇ ਉਹਨਾ ਕੋਲ

ਹਾਂ ਹਾਂ ਜਰੂਰ ਆਓ ਜੀ ਤੁਹਾਨੂੰ ਇੱਕ ਇੱਕ ਚੀਜ਼ ਅਸੀਂ ਦਿਖਾਉਗੇ ਕਿਵੇਂ ਬੱਚਿਆਂ ਨੇ ਕੱਢੀ ਹੋਈ ਏ ਕਿੰਨੀ ਸਫਾਈ ਨਾਲ ਕੱਢੀ ਹੋਈ ਹੈ ਸਾਡੇ ਕੋਲ

ਅੱਛਾ

ਤੁਹਾਡੇ ਕੋਲ ਦਾ ਵੀ ਕੰਮ ਆ

ਹਾਂਜੀ ਦਰੀਆਂ ਦਾ ਵੀ ਕੰਮ ਹੈਗਾ ਹਾਂਜੀ ਅੱਛਾ ਮਤਲਬ ਉਹਨਾ ਵਿੱਚ ਕੀ ਕੀ ਮਤਲਬ ਸਿਰਫ ਦਰੀਆਂ ਹੀ ਜਾਂ ਕੁੱਝ ਹੋਰ ਵੀ ਹੁੰਦਾ ਉਹਨਾ ਚ ਦਰੀਆਂ ਚ bag ਵੀ ਬਣ ਜਾਂਦੇ ਏ

bottle cover ਬਣਾ ਲੈਣੇ ਏ

ਆਪਾਂ ਘਰ ਦੇ ਸਜਾਵਟੀ ਚੀਜ਼ਾਂ ਜਿਵੇਂ wall hanging ਵਗੈਰਾ ਹਾਂ ਹਾਂ wall hanging ਵਗੈਰਾ ਸਾਰਾ ਕੁੱਝ ਦਰੀਆਂ ਨਾਲ ਵੀ ਬਹੁਤ ਕੁੱਝ ਬਣ ਜਾਂਦਾ ਏ

ਉਹ ਕਿਹੜੇ ਚ ਵਿੱਚ ਤੁਹਾਡੇ ਕੋਲ exhibition ਤੇ ਜਿਵੇਂ ਮੰਨਲੋ order ਦਾ ਕੰਮ ਦਿੰਨੇ ਆ ਤੇ ਜਿਹੜਾ

ਪਸੰਦ ਕਰਦਾ ਕੇ ਤੁਸੀਂ design ਦਿਖਾਉਣੇ ਹੋ ਵੀ ਸਾਡੇ ਪਾ ਆ design ਨੇ ਅਸੀਂ ਆਹ ਕੰਮ ਕਰਦੇ ਆ ਅਸੀਂ ਆਪਣੇ design ਵੀ ਦਿਖਾ ਦਿੰਨੇ ਆ ਤੇ ਜੇ ਸਾਡੇ ਕੋਲ ਉਹਨਾ ਦੇ ਪਸੰਦ ਸਾਡੇ ਵਾਲੇ design ਪਸੰਦ ਗਏ ਸੀ ਅਸੀਂ ਉਹ ਕਰ ਦਿੰਦੇ ਆ ਕਈ ਵਾਰ customer ਵੀ ਸਾਨੂੰ ਆਪਣਾ design ਭੇਜ ਦਿੰਦਾ ਹੈ

ਫ਼ੇਰ ਤੇ ਅਸੀਂ ਜੋ ਵੀ ਆਪਣਾ design ਭੇਜੋਗੇ ਤੁਸੀਂ ਕਰਲੋਗੇ ਮੈਂ ਕਿਹਾ ਸਾਡੇ ਕੁੜੀਆਂ ਤਿਆਰ ਹੈ ਕਰਨ ਨੂੰ ਤੁਸੀਂ